ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਕਿਰਨਦੀਪ ਕੌਰ ਅਹ ਅੱਗੇ ਵੱਧਦੇ ਹਾਂ ਦਲ ਖਾਲਸਾ ਵੱਖ ਵੱਖ ਸਿੱਖ ਸਮੂਹ ਦੀ ਇੱਕ ਖੁੱਲ੍ਹੀ ਸੰਸਥਾ ਸੀ। ਜਿਸਦਾ ਕੋਈ ਨਿਯਤ ਵਿਧਾਨ ਨਹੀ ਸੀਗਾ।

ਅਤੇ ਇਸ ਸਰਬੱਤ ਦਲ ਖਾਲਸਾ ਦਾ ਇੱਕ ਨੇਤਾ ਚੁਣਿਆ ਜਾਂਦਾ ਸੀ ਜਿਹੜਾ ਇਸ ਦੇ ਰਾਜਨੀਤਿਕ ਨਿਸ਼ਾਨਿਆਂ ਨੂੰ ਮਿੱਥਦਾ ਸੀ ਅਤੇ ਉਹਨਾ ਲਈ ਰਣਨੀਤੀ ਤੈਅ ਕਰਦਾ ਸੀ ਇਹੀ ਜਾਇਦਾਦ ਸੰਬੰਧੀ ਝਗੜਿਆਂ ਦਾ ਵੀ ਅਹ ਫੈਸਲਾ ਕਰਦਾ ਸੀ ਅਤੇ ਉੱਤਰਾਧਿਕਾਰੀ ਤਾਂ ਵਿਰਾਸਤ ਦਾ ਫੈਸਲਾ ਵੀ ਕਰਦਾ ਸੀ। ਅਕਾਲ ਤਲਕ ਅਹ ਤਖਤ ਦਲ ਖਾਲਸਾ ਦੀ ਏਕਤਾ ਦਾ ਚਿੰਨ੍ਹ ਸੀ ਜਿਹੜਾ ਨਵੇਂ ਬਣਾਏ ਜਾਣ ਵਾਲੇ ਸਿੱਖ ਰਾਜ ਦਾ ਵੀ ਰਸਤਾ ਤੈਅ ਕਰਦਾ ਕਰ ਰਿਹਾ ਸੀ। ਦਲ ਖਾਲਸਾ ਦੀ ਗਿਣਤੀ ਤਕਰੀਬਨ ਸੱਤ ਸੱਤਰ ਹਜ਼ਾਰ ਸੀ।

ਦਲ ਖਾਲਸਾ ਨੇ ਮਰਾਠਿਆਂ ਦੀ ਸਹਾਇਤਾ ਨਾਲ ਸਰਹਿੰਦ ਅਤੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਅਤੇ ਵੱਡੇ ਘੱਲੂਘਾਰੇ ਫਰਵਰੀ ਤੋਂ ਅਹ ਸਤਾਰਾਂ ਸੌ ਬਾਹਠ ਈਸਵੀ ਵਿੱਚ ਕਤਲੇਆਮ ਦੇ ਤਿੰਨ ਮਹੀਨਿਆਂ ਦੇ ਅੰਦਰ ਅਪ੍ਰੈਲ ਸਤਾਰਾਂ ਸੌ ਬਾਹਠ ਈਸਵੀ ਵਿੱਚ ਦਲ ਖਾਲਸਾ ਉੱਠ ਖੜਾ ਹੋਇਆ। ਉਹਨਾ ਨੇ ਪਹਿਲਾ ਅਹਿੰਸਾ ਅਤੇ ਸ ਅਹ ਸਰਹਿੰਦ ਤੇ ਗਵਰਨਰ ਨੂੰ ਹਰਾਇਆ।

ਅਤੇ ਤੇ ਨਾਲ ਲੱਗਦੇ ਖੇਤਰਾਂ ਉੱਤੇ ਪੱਕੇ ਤਰ੍ਹਾਂ ਸਿੱਖ ਕਾਬਜ਼ ਹੋ ਗਏ। ਇਸ ਤੋਂ ਬਾਅਦ ਦਲ ਖਾਲਸਾ ਨਾਂ ਸਿਰਫ ਪੰਜਾਬ ਨੂੰ ਆਪਣੇ ਅਧਿਕਾਰ ਅੰਦਰ ਲਿਆ। ਸਗੋਂ ਇਸਨੇ ਦਿੱਲੀ ਤੱਕ ਦੇ ਖੇਤਰ ਹੱਥਿਆ ਲਏ ਅਤੇ ਅਹ ਜੰਮੂ ਦਰਿਆਂ ਤੋਂ ਪਾਰ ਗੰਗਾ ਦੇ ਮੈਦਾਨ ਦੇ ਮੱਧ ਤੱਕ ਪੁੱਜ ਗਏ। ਜਨਵਰੀ ਉੱਨੀ ਸੌ ਅਹ ਸਤਾਰਾ ਸੌ ਚੌਂਹਠ ਈਸਵੀ ਵਿੱਚ ਸਰਹਿੰਦ ਦੀ ਅਹ ਮੈਦਾ ਅਹ ਫਤਹਿ ਤੋਂ ਬਾਅਦ ਦਲ ਖਾਲਸਾ ਦੇ ਉਭਾਰ ਦਾ ਆਖਰੀ ਪੜਾਅ ਸ਼ੁਰੂ ਹੋਇਆ। ਅਤੇ ਇਸ ਮੇ ਪੰਜਾਬ ਇੱਕ ਅਹ ਖੁਦ ਮੁਖਤਿਆਰ ਰਾਜਨੀਤਿਕ ਰਿਆਸਤ ਦੀਆ ਮਿਸਲਾਂ ਦੀ ਸੰਸਥਾਂ ਦਾ ਰੂਪ ਲੈ ਲਿਆ ਇਸ ਤੋਂ ਬਾਅਦ ਮਿਸਲਾਂ ਦਾ ਆਪ ਥਾਪੋ ਆਪਣਾ ਇੱਕ ਨਿਸ਼ਚਿਤ ਖੇਤਰ ਸਥਾਪਿਤ ਹੋ ਗਿਆ। ਜਿਸ ਵਿੱਚ ਉਹਨਾ ਦੇ ਸਰਦਾਰ ਆਜ਼ਾਦ ਰਾਜ ਕਰ ਰਹੇ ਸਨ। ਅਤੇ ਉਹ ਦਲ ਖਾਲਸਾ ਨਾਲ ਅਜੇ ਵੀ ਆਪਣੇ ਪੁਰਾਣੇ ਰਿਸ਼ਤੇ ਨੂੰ ਨਿਭਾ ਰਹੇ ਸਨ। ਅੱਗੇ ਵੱਦਦੇ ਹਾਂ ਮਿਸਲਾਂ ਬਾਰੇ ਦੱਸਾਂਗੇ ਅਤੇ ਪਹਿਲਾਂ ਤੁਹਾਨੂੰ ਅਕਾਲ ਤਖਤ ਬਾਰੇ ਦੱਸਦੀ ਹਾਂ। ਅਕਾਲ ਤਖਤ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਇੱਕ ਹੈ। ਜੋ ਕਿ ਸਿੱਖਾਂ ਦੀ ਅਧਿਆਤਮਿਕ ਅਤੇ ਰਾਜਨੀਤਿਕ ਸ਼ਕਤੀ ਦਾ ਪ੍ਰਤੀਕ ਹੈ। ਇਹ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਹਰਮੰਦਿਰ ਸਾਹਿਬ ਵਿਖੇ ਸਥਿਤ ਹੈ। ਅਕਾਲ ਤਖਤ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਉਸਾਰਿਆ ਗਿਆ। ਇੱਥੇ ਬੈਠ ਕੇ ਗੁਰੂ ਜੀ ਸਿੱਖ ਮਾਮਲਿਆਂ ਸੰਬੰਧੀ ਮਹੱਤਵਪੂਰਨ ਫੈਸਲੇ ਲੈਂਦੇ ਸਨ ਠੀਕ ਹੈ ਜੀ, ਹੁਣ ਅੱਗੇ ਵੱਧਦੇ ਮਿਸਲਾਂ ਬਾਰੇ ਦੱਸਾਂਗੇ, ਮਿਸਲ ਅਹ ਇੱਕ ਫਾਰਸੀ ਦਾ ਸ਼ਬਦ ਹੈ। ਫਾਰਸੀ ਅੰਗਰੇਜ਼ੀ ਕੋਰਸ ਅਨੁਸਾਰ ਇਸ ਸ਼ਬਦ ਦਾ ਅਰਥ ਹੈ ਸਮਰੂਪੀ, ਇੱਕੋ ਜਿਹਾ ਜਾਂ ਬਰਾਬਰ ਡੇਵਿਡ

ਜਿੱਤੀਆਂ ਹੋਈਆਂ ਖੇਤਰ ਪੈਂਦਾ ਹੈ ਅਤੇ ਸੀਤਾ ਰਾਮ ਕੋਹਲੀ ਦੇ ਅਨੁਸਾਰ ਅਹ ਮਿਸਲ ਦਾ ਅਰਥ ਹੈ ਇੱਕ ਫਾਈਲ ਦਾ ਰਿਕਾਰਡ, ਜੋ ਕਿ ਦਲ ਖਾਲਸਾ ਵੱਲੋਂ ਰੱਖਿਆ ਜਾਂਦਾ ਸੀ। ਜਿਸ ਵਿੱਚ ਕਿਸੇ ਸਰਦਾਰ ਦੇ ਸੈਨਾ ਅਤੇ ਉਸਦੇ ਅਧੀਨ ਖੇਤਰ ਦਾ ਵਰਣਨ ਸੀ ਅਤੇ ਸਿੱਖਾਂ ਦੇ ਬਿਹਤਰ ਲੜਾਕੂਆਂ ਦੇ ਸੰਗਠਨਾਂ ਨੂੰ ਗਿਆਰਾਂ ਗਰੁੱਪਾਂ ਦਾ ਮਿਸਲਾਂ ਵਿੱਚ ਵੰਡਿਆ ਗਿਆ। ਅਤੇ ਜਿਸਦਾ ਆਪਣਾ ਇੱਕ ਸਰਦਾਰ ਦਾ ਮੁਖੀ ਹੁੰਦਾ ਸੀ ਜਿਸਨੂੰ ਮਿਸਲਦਾਰ ਕਿਹਾ ਜਾਂਦਾ ਸੀ। ਉਸਦਾ ਆਪਣਾ ਵੱਖਰਾ ਨਾਮ ਅਤੇ ਝੰਡਾ ਹੁੰਦਾ ਸੀ। ਕੋਈ ਵੀ ਵਧੀਆਂ ਘੋੜਸਵਾਰ ਅਤੇ ਹਥਿਆਰ ਚਲਾਉਣ ਵਿੱਚ ਮਾਹਿਰ ਵਿਅਕਤੀ ਕਿਸੇ ਮਿਸਲ ਵਿੱਚ ਭਰਤੀ ਹੋ ਸਕਦਾ ਅਤੇ ਉਸਨੂੰ ਖੁੱਲੀ ਅਹ ਖੁੱਲ੍ਹ ਹੁੰਦੀ ਸੀ ਕਿ ਉਹ ਕਦੇ ਵੀ ਲੋੜ ਅਨੁਸਾਰ ਉਸ ਮਿਲਸ ਨੂੰ ਛੱਡ ਕੇ ਕਿਸੇ ਦੂਜੀ ਮਿਸਲ ਨੂੰ ਅਪਣਾ ਸਕਦਾ। ਮਿਸਲਾਂ ਖਾਲਸਾ ਦੇ control ਦੇ ਅਧੀਨ ਸਨ। ਜ਼ਿਲ੍ਹਾਂ ਅੰਮ੍ਰਿਤਸਰ ਵਿੱਚ ਹਰ ਛੇ ਮਹੀਨੇ ਬਾਅਦ ਸਮੁੱਚੇ ਪੰਥ ਵੱਲ ਨੂੰ ਸੱਦਿਆ ਜਾਂਦਾ ਸੀ। ਇਸ ਰਾਜਨੀਤਿਕ ਪਰਿਵਰਤਨ ਦੇ ਦੌਰਾਨ ਸਿੱਖ ਜੀਵਨ ਦੇ ਯੋਜਨਾਬੱਧ ਕਰਨ ਵਿੱਚ ਮਿਸਲ ਦਾ role ਬਹੁਤ ਮਹੱਤਵਪੂਰਨ ਸੀਗਾ। ਮਿਸਲਾਂ ਦਾ role ਅਹ ਸਤਾਰਾਂ ਸੌ ਸੱਠ ਈਸਵੀ ਤੋਂ ਲੈ ਕੇ ਉਨੀਵੀਂ ਸਦੀ ਦੇ ਸ਼ੁਰੂ ਵਿਖੇ ਰਣਜੀਤ ਸਿੰਘ ਦੁਆਰਾ ਸਿੱਖ ਰਾਜ ਦੀ ਸਥਾਪਨਾ ਦਾ ਬਹੁਤ ਹੀ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਮਨੁੱਖ ਰੂਪ ਵਿੱਚ ਹਰ ਇੱਕ ਮਿਸਲ ਆਪਣੇ ਅੰਦਰੂਨੀ ਮਸਲਿਆਂ ਨੂੰ ਖੁਦ ਆਪ ਨਜਿੱਠਦੀ ਸੀ। ਮਿਸ ਦੇ ਆਗੂ ਨੂੰ ਆਪਣੇ ਇਲਾਕੇ ਅੰਦਰ ਪੂਰੇ ਅਧਿਕਾਰ ਪ੍ਰਾਪਤ ਸਨ ਅਤੇ ਉਦੋਂ ਅਹ ਸਾਸ਼ਨ ਕਿਰਪਾਲਤਾ ਵਾਲਾ ਹੁੰਦਾ ਸੀ। ਜਿਹੜੇ ਸਾਰੇ ਲੋਕ ਦੀ ਚੰਗੀ ਰਹਿਤ ਤੇ ਆਧਾਰਿਤ ਹੁੰਦਾ ਸੀ। ਹਰ ਇੱਕ ਪਿੰਡ ਇੱਕ ਛੋਟਾ ਜਿਹਾ ਵੰਗਾਰ ਹੁੰਦਾ ਸੀ ਅਤੇ ਜਿਹੜਾ ਆਪਣੇ ਮਤਲਬ ਪਿੰਡ ਦੀ ਪੰਚਾਇਤ ਰਾਹੀਂ

ਤਰ੍ਹਾਂ ਦੇ ਮਸਲਿਆਂ ਦੀ ਦੇਖਭਾਲ ਕਰਦਾ ਹੈ ਅਤੇ ਨਾਲ ਇਕੱਲੇ ਅਤੇ ਸਰਕਾਰ ਵੱਲੋਂ ਕਰਦਾ ਹੈ। ਇਸ ਤੋਂ ਇਲਾਵਾ ਪਿੰਡ ਦਾ ਪਟਵਾਰੀ ਪਿੰਡ ਦੀ ਸਾਰੀ ਜ਼ਮੀਨ ਦਾ ਰਿਕਾਰਡ ਰੱਖਣ ਲਈ ਜ਼ਿੰਮੇਵਾਰ ਹੁੰਦਾ ਸੀ। ਅਤੇ ਉਹ ਜ਼ਮੀਨ ਸੰਬੰਧੀ ਹਰ ਤਰ੍ਹਾਂ ਦੇ ਦਸਤਾਵੇਜ਼ ਦਾਖਲ ਕਰਦਾ ਸੀ। ਪਿੰਡ ਦਾ ਚੌਕੀਦਾਰ ਇੱਕ ਬਹੁਤ ਹੁਸ਼ਿਆਰ ਬੰਦਾ ਹੁੰਦਾ ਸੀ। ਜਿਸ ਕੋਲ ਪਿੰਡ ਦੀ ਹਰ ਕਿਸਮ ਦੀ ਜਾਣਕਾਰੀ ਦਾ ਭੰਡਾਰ ਹੁੰਦਾ ਸੀਗਾ। ਪਿੰਡ ਦੀ ਪੰਚਾਇਤ ਦੇ ਉੱਪਰ ਮਿਸਲ ਦੇ ਮੁਖੀ ਦੀ ਅਦਾਲਤ ਹੁੰਦੀ ਸੀ, ਉਹ ਸਥਾਨਿਕ ਰੀਤੀ ਰਿਵਾਜ਼ਾਂ ਅਤੇ ਪੁਰਾਣੀਆਂ ਰਿਵਾਇਤਾਂ ਜਿਹੜੀਆਂ ਮੁੱਖ ਰੂਪ ਵਿੱਚ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੇ ਧਾਰਮਿਕ ਗ੍ਰੰਥਾਂ ਉੱਤੇ ਆਧਾਰਿਤ ਹੈ।

ਜਾਣਕਾਰੀ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਸੀ। ਚੋਰੀ ਅਤੇ ਕਤਲ ਦੇ ਮਾਮਲੇ ਵਿੱਚ ਪੈਣ ਖੋਜਣ ਲੱਭਣ ਵਾਲਿਆਂ ਦੀਆਂ ਸੇਵਾਵਾਂ ਆਮ ਲਈਆਂ ਜਾਦੀਆਂ ਸਨ।

ਤੋਂ ਜਾਂ ਜ਼ੁਰਮਾਨਾ ਲਿਆਂ ਜਾਂਦਾ ਸੀ ਅਤੇ ਬੇਗੁਨਾਹ ਅਤੇ ਅਹ ਮਜ਼ਲੂਮ ਸ਼ੁਕਰਾਨਾ ਅਦਾ ਕਰ ਜ਼ੁਰਮਾਨਾ ਜ਼ੁਰਮ ਦੀ ਕਿਸਮ ਦੇ ਮੁਤਾਬਿਕ ਨਹੀਂ ਸਗੋਂ ਮੁਜ਼ਲਿਮ ਦੀ ਆਰਥਿਕ ਸਥਿਤੀ ਦੇ ਮੁਤਾਬਿਕ ਲਿਆ ਜਾਂਦਾ ਸੀਗਾ। ਅਤੇ ਪੰਚਾਇਤ ਪਿੰਡ ਵਿੱਚ ਬਰਾਬਰੀ ਅਤੇ ਨਿਆਂ ਪ੍ਰਦਾਨ ਕਰਦੀ ਸੀ। ਕੋਸ਼ਿਸ਼ ਕਰਦੀ ਸੀ। ਅਤੇ ਉਹਨਾ ਦੇ ਫੈਸਲਿਆਂ ਦੇ ਪਿੱਛੇ ਸਮਾਜਿਕ ਦਬਾਅ ਹੀ ਸਭ ਤੋਂ ਵੱਡਾ ਡਰ ਹੁੰਦਾ ਫੇਰ, ਫੈਸਲੇ ਨੂੰ ਕਿਸੇ ਮੈਂਬਰ ਵੱਲੋ ਨਾ ਅਹ ਮੰਨੇ ਜਾਣ ਉੱਤੇ ਉਸਨੂੰ

ਮਿਸਲ ਆਦਿ ਦੇ ਕਰ ਲਿਆ ਕਰਦੇ ਭਰਤੀ ਹੋਣ ਆਪਣੀ ਮਰਜ਼ੀ ਮੁਤਾਬਿਕ ਭਵਿੱਖ ਵਿੱਚ ਨਵੇ ਭਰਤੀ ਕੀਤੇ ਬੰਦੇ ਆਪਣੀ ਮਰਜ਼ੀ ਨਾਲ ਮਿਸਲ ਦੀ ਚੌਣ ਕਰਦੇ ਸੀਗੇ ਅਤੇ ਉਹਨਾ ਨੂੰ ਇੱਕ ਮਿਸਲ ਛੱਡ ਕੇ ਦੂਜੀ ਮਿਸਲ ਵਿੱਚ ਜਾਣ ਦੀ ਪੂਰੀ ਆਜਾਦੀ ਹੁੰਦੀ ਸੀ ਕਿਸੇ ਸਿਪਾਹੀ ਨੂੰ ਕਿਸੇ ਤਰ੍ਹਾ ਦੀ ਅਹ ਕੋਈ ਵਰਜਿਸ training ਨਹੀਂ ਦਿੱਤੀ ਜਾਂਦੀ ਸੀਗੀ।

ਸਤਿ ਸ੍ਰੀ ਅਕਾਲ ਮੇਰਾ ਨਾਮ ਰਮਨ ਸਿੰਘ ਮੈਂ ਤੁਹਾਨੂੰ ਅੱਜ ਆਪਣੀ ਇੱਕ ਕਹਾਣੀ ਪੇਸ਼ ਕਰ ਰਿਹਾ ਹਾਂ ਇੱਕ ਸਮਾਂ ਸੀ ਜਦੋਂ ਸਕੂਲ ਤੇ ਕਾਲਜਾਂ ਵਿੱਚ ਪੜ੍ਹਦੇ ਬੱਚਿਆਂ ਦੀ ਵਰਦੀ ਬਿਲਕੁਲ ਸਧਾਰਨ ਹੁੰਦੀ ਸੀ ਸਕੂਲ ਵੱਲੋਂ ਇੱਕ ਰੰਗ ਨਿਸ਼ਚਿਤ ਕਰ ਦਿੱਤਾ ਜਾਂਦਾ ਸੀ ਅਤੇ ਨਾਲ ਹੀ ਵਰਦੀ ਸਿਲਾਈ ਦਾ ਢੰਗ ਵੀ ਦੱਸਿਆ ਜਾਂਦਾ ਸੀ। ਅੱਜ ਵੱਖ ਵੱਖ ਸਕੂਲਾਂ ਦੀ ਵਰਦੀ ਦਾ ਰੰਗ ਵੱਖ ਵੱਖ ਨਿਸ਼ਚਿਤ ਹੈ ਅਤੇ ਸਲਾਈ ਦਾ ਢੰਗ ਵੀ ਵੱਖਰਾ ਵੱਖਰਾ, ਕਾਲਜਾਂ ਦੀ ਤਾਂ ਗੱਲ ਹੀ ਅਲੱਗ ਹੈ। ਕੋਈ ਵਰਦੀ ਨਹੀਂ ਵੰਨ ਸੁਵੰਨੇ ਬਿਲਕੁਲ ਨਵੇਂ design ਮਾਡਲਾਂ ਤੇ ਫਿਲਮਾਂ ਤੋਂ ਪ੍ਰੇਰਿਤ ਕੱਪੜੇ ਵੇਖਣ ਨੂੰ ਮਿਲਦੇ ਹਨ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਨ ਵਾਲੇ ਇਹ ਵਿਦਿਆਰਥੀ ਮਾਂ ਬਾਪ ਨੂੰ ਪੁਰਾਣੀ ਪੀੜ੍ਹੀ ਦੇ ਕਹਿ ਕੇ ਸਮੇਂ ਨਾਲ ਚੱਲਣ ਦੀ ਸਿੱਖਿਆ ਦਿੰਦੇ ਹਨ। ਉਹਨਾਂ ਦਾ ਧਿਆਨ ਪੜ੍ਹਾਈ ਵੱਲ ਘੱਟ ਤੇ fashion ਵੱਲ ਜ਼ਿਆਦਾ ਹੁੰਦਾ ਹੈ ਉਹ ਵੱਡਿਆਂ ਨੂੰ ਇਹ ਕਹਿ ਕੇ ਵੀ ਚੁੱਪ ਕਰਵਾ ਦਿੰਦੇ ਹਨ ਕਿ ਉਹ ਉਹਨਾਂ ਨਾਲੋਂ ਵੱਧ ਮਿਹਨਤ ਤੇ ਨਵੀਂ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਸਲ ਵਿੱਚ ਵਿਦਿਆਰਥੀ ਦੀ ਹਲਕੀ ਸੋਚ ਅਸਲ ਵਿੱਚ ਵਿਦਿਆਰਥੀ ਦੀ ਹਲਕੀ ਸੋਚ ਜ਼ਜ਼ਬਿਆਂ ਵਿੱਚ ਜ਼ਲਦੀ ਗਿਰ ਜਾਂਦੀ ਹੈ ਸੋਹਣੇ ਬਣਨ ਦੀ ਇੱਛਾ ਉਸ ਉੱਪਰ ਹਾਵੀ ਹੁੰਦੀ ਹੈ। ਜਿਸ ਕਾਰਨ ਫਿਲਮਾਂ ਕੇਬਲ TV ਵਿਦੇਸ਼ੀ program ਉਸ ਉੱਪਰ ਜ਼ਲਦੀ ਅਸਰ ਪਾਉਂਦੇ ਹਨ। ਕੱਪੜਿਆਂ ਦੀ ਵੰਨ ਸੁਵੰਨਤਾ, ਉਸਦੀ ਸਿਲਾਈ ਦਾ ਨਵਾਂ ਢੰਗ ਜੁੱਤੀਆਂ ਦੇ ਵੱਖ-ਵੱਖ design ਖੁਸ਼ਬੂਦਾਰ

ਪੈਂਟਾਂ ਆਦਿ ਉਨ੍ਹਾਂ ਦੀ ਜ਼ਰੂਰਤ ਬਣ ਚੁੱਕੀਆਂ ਹਨ ਪੜ੍ਹਾਈ ਵਿੱਚ ਵੀ fashion ਰਚਿਤ ਹੋ ਚੁੱਕਾ ਹੈ ਵ ਵਿਦਿਆਰਥੀਆਂ ਦੀ ਖ਼ੁਰਾਕ ਵਿੱਚ ਵੀ ਬਹੁਤ ਤਬਦੀਲੀ ਆ ਗਈ ਹਨ ਉਹ ਸਕੂਲ ਜਾਂ college ਵਿੱਚ ਘਰ ਦੀ ਰੋਟੀ ਸਕੂਲ ਜਾਂ ਕਾਲਜਾਂ ਵਿੱਚ ਘਰ ਦੀ ਰੋਟੀ ਲੈ ਜਾਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਉਹ canteen ਵਿੱਚੋਂ cold drink ਪੀਣਾ ਚੱਕ ਖਾਣਾ ਵਧੇਰੇ ਪਸੰਦ ਕਰਦੇ ਹਨ college ਵਿੱਚ ਆਪਣੀਆਂ college ਵਿੱਚ ਆਪਣੀਆਂ ਜਮਾਤਾਂ ਵਿੱਚ ਬੈਠਣ ਦੀ ਬਜਾਏ canteen ਵਿੱਚ ਘਟੀਆ ਬੰਦੀ ਬੈਠ ਕੇ ਚਾਹ ਪੀਣ ਦਾ ਸੌਂਕ ਉਹਨਾਂ ਵਿੱਚ ਵਧੇਰੇ ਹੈ ਉਹਨਾਂ ਫੈਸ਼ਨਾਂ ਰਾਹੀਂ ਦੇਸ ਦਾ ਬਹੁਤ ਸਾਰਾ ਸਰਮਾਇਆ ਬਰਬਾਦ ਹੋ ਗਿਆ ਹੈ ਉਹਨਾਂ ਤੇ ਘੱਟ ਕਰਨ ਵਾਲਿਆਂ ਦੀ ਗਿਣਤੀ

ਆਦਿ ਮਨ ਦੀ ਸ਼ਾਂਤੀ ਵਿਖਾਈ ਦੇਣਾ, ਦੇਣ ਦੀ fashion ਨੇ ਵਿਦਿਆਰਥੀਆਂ ਦੀ ਸਿਹਤ ਖ਼ਰਾਬ ਕਰ ਦਿੱਤੀ ਹੈ ਚਿਹਰਿਆਂ ਦੀ ਰੌਣਕ ਖ਼ਤਮ ਹੋ ਚੁੱਕੀ ਹੈ। ਸੁੰਦਰ ਬਣੇ ਰਹਿਣ ਦੀ ਇੱਛਾ ਕਾਰਨ beauty ਪਾਰਲਰਾਂ ਵਿੱਚ ਵਿਦਿਆਰਥੀ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਸਮੇਂ ਦੇ ਗੇੜ ਨਾਲ ਬੇਰੁਜ਼ਗਾਰੀ ਵੱਧ ਰਹੀ ਹੈ, ਨੌਕਰੀਆਂ ਘੱਟ ਤੇ ਪੜ੍ਹੇ ਲਿਖੇ ਨੌਜਵਾਨ ਦੀ ਗਿਣਤੀ ਵੱਧ ਗਈ ਹੈ ਜਿਸ ਕਾਰਨ ਹੁਣ fashion ਨਾ ਨਾਲ ਹੀ ਜਿਸ ਕਾਰਨ ਹੁਣ fashion ਨਾਲ ਹੀ ਨੌਕਰੀ ਪ੍ਰਾਪਤ ਕਰ ਸਕਦੇ ਹੈ, ਵਿਦਿਆਰਥੀਆਂ ਨੇ ਆਪਣੀ ਯੋਜਨਾ ਤੇ ਜ਼ਿੰਦਗੀ ਆਪਣੇ ਤਾਂ ਇਸ ਲਈ ਵਿਦਿਆਰਥੀਆਂ ਨੂੰ ਵਧੇਰੇ ਸੂਚਿਤ ਅਤੇ ਅਨੁਸ਼ਾਸ਼ਨ ਵਿੱਚ ਰਹਿਣਾ ਪਵੇਗਾ। ਅਧਿਆਪਕ ਅਤੇ ਮਾਂ ਬਾਪ ਨੂੰ ਆਪਣਾ ਫ਼ਰਜ਼ ਪਛਾਣਦੇ ਹੋਏ ਉਹਨਾਂ ਦਾ ਮਾਰਗ ਦਰਸ਼ਨ ਕਰਨਾ ਪਵੇਗਾ ਕਿਉਂਕਿ ਬੱਚੇ ਸਾਨੂੰ ਨਾਲ ਨਾਸਮਝ ਹੁੰਦੇ ਹਨ ਉਹਨਾਂ ਉਹਨਾਂ ਉਹ ਚੰਗੇ ਤੇ ਬੁਰੇ ਵਿੱਚ ਫ਼ਰਕ ਕਰਨਾ ਹਾਲੇ ਨਹੀਂ ਜਾਣਦੇ, ਉਹ ਜੀਵਨ ਦੀਆਂ ਬਾਰੀਕੀਆਂ ਨੂੰ ਸਮਝਣ ਦੇ ਉਸਤਾਦ ਹਨ ਜੀਵਨ ਤੇ ਖੇਡਾਂ ਦਾ ਆਪਸੀ ਸੰਬੰਧ ਅਤੇ ਅਤੇ ਨਿਮਰਤਾ ਹੈ ਖੇਡਾਂ ਨਾਲ ਮਾਨਸਿਕ ਤੇ ਸਰੀਰਕ ਸੰਤੁਲਨ ਕਾਇਮ ਰੱਖਿਆ ਜਾਂਦਾ ਹੈ ਵਿਦਿਆ ਦਾ ਮੁੱਖ ਉਦੇਸ਼ ਵੀ ਮਨੁੱਖੀ ਜੀਵਨ ਦਾ

ਹੁਣ ਤਾਂ ਸਕੂਲੀ ਪੜ੍ਹਾਈ ਆਰੰਭ ਕਰਨ ਤੋਂ ਪਹਿਲਾਂ ਛੋਟੇ ਬੱਚਿਆਂ ਲਈ ਖੇਡ ਸਕੂਲ play ਸਕੂੂਲ ਖੁੱਲ ਚੁੱਕੇ ਹਨ ਇਹਨਾਂ ਸਕੂਲਾਂ ਵਿੱਚ ਢਾਈ ਸਾਲ ਤੋਂ ਲੈ ਕੇ ਚਾਰ ਸਾਲ ਤੱਕ ਦੇ ਬੱਚਿਆਂ ਨੂੰ ਖੇਡਾਂ ਰਾਹੀਂ ਜੀਵਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸਿਖਾਈ ਜਾਂਦੀਆਂ ਹਨ ਬੱਚੇ ਇਸ ਤੋਂ ਬੇਖ਼ਬਰ ਖੇਡਾਂ ਦੇ ਨਾਲ ਨਾਲ ਇਹ ਗੱਲਾਂ ਵੀ ਸਿੱਖ ਰਹੇ ਹਨ। ਹੁੰਦੇ ਹਨ, ਸਕੂਲਾਂ ਵਿੱਚ ਵੀ ਬੱਚਿਆਂ ਦੇ ਖੇਡਣ ਲਈ ਇੱਕ ਨਿਸ਼ਚਿਤ period ਹੁੰਦਾ ਹੈ। ਇਸ ਪਿੱਛੇ ਧਾਰਨਾ ਇਹੋ ਹੀ ਹੈ ਕਿ ਬੱਚਿਆਂ ਦੇ ਸਰੀਰ ਨੂੰ ਆਰੋਗ ਤੇ ਤਾਕਤਵਰ ਬਣਾਇਆ ਜਾ ਸਕੇ। ਖੇਡਾਂ ਸਰੀਰਕ ਪੱਖੋਂ ਆਰੋਗ ਬਣਾਉਣ ਦੇ ਨਾਲ ਨਾਲ ਮਨੁੱਖ ਦੇ ਚੰਗੇ ਆਚਰਣ ਵਿੱਚ ਵੀ ਸਹਾਇਕ ਹੁੰਦੀ ਹੈ।

ਜਿਹੇ ਆਚਰਨ ਗੁਣ ਵੀ ਪੈਦਾ ਹੁੰਦੇ ਹਨ, ਬੱਚੇ ਇਸ ਭਾਵਨਾ ਅਤੇ ਹਮਦਰਦੀ ਭਰਿਆ ਵਰਤਾਓ ਕਰਨ ਦੀ ਜਾਂਚ ਸਿੱਖਦੇ ਹਨ, ਅਨੁਸਾਸ਼ਨ ਦੀ ਭਾਵਨਾ ਵੀ ਖੇਡਾਂ ਦੁਆਰਾ ਹੀ ਪ੍ਰਾਪਤ ਹੁੰਦੀ ਹੈ, ਨਿਯਮ ਵਿੱਚ ਰੱਖਿਆ ਹਾਂ ਨੂੰ ਖ਼ੁਸ਼ੀ ਮੰਨ ਅਨੁਸਾਰ ਵਿੱਚ ਰਹਿ ਕੇ ਹੀ ਸਿੱਖਿਆ ਜਾ ਸਕਦਾ ਹੈ ਸਹਿਣਸ਼ੀਲਤਾ ਦਾ ਗੁਣ ਮਨੁੱਖ ਨੂੰ ਆਸ਼ਾਵਾਦੀ ਬਣਾਉਂਦਾ ਹੈ। ਖੇਡਾਂ ਰਾਹੀਂ ਇਸਦਾ ਗੁਣ ਵੀ ਪੈਦਾ ਹੁੰਦੀਆਂ ਹਨ ਖੇਡਦੇ ਸਮੇਂ ਹਰ ਕੌਮ ਜਾਤੀ ਤੇ ਧਰਮ ਦੇ ਬੱਚਿਆਂ ਨਾਲ ਆਪਸੀ ਪਿਆਰ ਹਮਦਰਦੀ ਤੇ ਮਿਲਵਰਤਨ ਮਨੁੱਖ ਅੰਦਰੋਂ ਊਚ ਨੀਚ ਦੀ ਭਾਵਨਾ ਨੂੰ ਖ਼ਤਮ ਕਰ ਦਿੰਦੀ ਹੈ, ਉਸ ਸਮੇਂ ਕੋਈ ਵੀ ਹਿੰਦੂ, ਸਿੱਖ, ਮੁਸਲਮਾਨ, ਇਸਾਈ ਨਹੀਂ ਹੁੰਦਾ, ਸਾਰੇ ਖਿਡਾਰੀ ਹੁੰਦੇ ਹਨ। ਇਹੋ ਧਾਰਨਾ ਕੌਮੀ ਹੈ, ਏਕਤਾ ਦਾ ਆਧਾਰ ਬਣਦੀ ਹੈ ਖੇਡਾਂ ਮਨੁੱਖ ਨੂੰ ਆਪਣੇ ਦੇਸ ਦਾ ਇੱਕ ਚੰਗਾ ਤੇ ਇਮਾਨਦਾਰ ਨਾਗਰਿਕ ਵੀ ਬਣਾਉਂਦੀਆਂ ਹਨ ਖੇਡਾਂ ਸਾਡੇ ਜੀਵਨ ਵਿੱਚ ਖਾਸ ਮਹੱਤਵ ਹੈ ਜਿਸਨੂੰ

ਰਹੀ ਹੈ ਦੇਸ ਦਾ ਬਹੁਤਾ ਧਨ ਖੇਡ ਵਿਭਾਗ ਉੱਤੇ ਖ਼ਰਚ ਕੀਤਾ ਜਾ ਰਿਹਾ ਹੈ ਸਕੂਲਾਂ ਅਤੇ ਕਾਲਜਾਂ ਵਿੱਚ ਖਿਡਾਰੀਆਂ ਨੂੰ ਹਾਸਿਲ ਹੈ। ਖਿਡਾਰੀਆਂ ਨੂੰ ਸਕੂਲਾਂ, ਕਾਲਜਾਂ ਤੇ ਦਾਖਲਾਂ ਵਿੱਚ ਖ਼ਾਸ ਦਰਜ਼ਾ ਦਿੱਤਾ ਗਿਆ ਹੈ, ਇਸ ਬਾਰੇ ਨੂੰ ਸਮਾਂ ਦਿੱਤਾ ਇਸ ਸਮੇਂ ਪੜਚੋਲ ਨੇ ਮੇਰੀ ਸੋਚ ਵੀ ਬਦਲ ਦਿੱਤੀ ਮੇਰੇ ਅੰਦਰ ਸੁਪਨਿਆਂ ਦਾ ਨੇ ਜਨਮ ਲਿਆ, ਕੁੱਝ ਕਰਨ ਦੀ ਚਾਹਤ ਪੈਦਾ ਹੋਈ, ਸੁਪਨੇ ਤਾਂ ਕਈ ਹਨ ਪਰ

ਮੈਂ ਪੱਕਾ ਇਰਾਦਾ ਬਣਾ ਲਿਆ ਹੈ ਕਿ ਮੈਂ ਆਪਣਾ ਇਹ ਉਦੇਸ਼ ਜ਼ਰੂਰ ਪੂਰਾ ਕਰਾਂਗਾ, ਉਸ ਲਈ ਮੈਂ ਰਾਸਤੇ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਬਵੀ ਸਹਿਣਸ਼ੀਲਤਾ ਨਾਲ ਪਾਰ ਕਰਾਂ ਗਾ ਮੈਂ college ਦੀ College ਦਾ lecturer ਬਣਨ ਦਾ ਫੈਸਲਾ ਇਸ ਲਈ ਕੀਤਾ ਹੈ ਕਿ ਕਿ ਪਹਿਲਾਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ

ਹੁੰਦੇ ਹਨ ਉਹ ਆਪਣੀ ਵਿਦਿਆ ਚਾਰਾਂ ਨਾਲ ਸਮਾਜ ਵਧੇਰੇ ਹਿੱਸਾ ਪਾਉਂਦੇ ਹਨ ਸਤਿ ਸ੍ਰੀ ਅਕਾਲ ਜੀ। ਕਿਦਾ ਦੀਆਂ, ਲੈ ਮੈਂ ਇਦੇ ਘਰ ਗਈ, ਇੰਨੇ ਪਤਾ ਮੇਰੇ ਨਾਂ ਕੀ ਕੀਤਾ ਅਨੂ ਮੈਂ ਸੋਣ ਲੱਗੀ, ਇੰਨਾਂ ਨੇ ਚੱਪਲਾਂ, ਝਾੜੂ, ਪਾਣੀ ਦੀ ਬੋਤਲ, ਮਾਤਾ ਦੀ ਫੋਟੋਆਂ ਮੇਰੇ ਸਰਾਣੇ ਰੱਖ ਦਿੱਤੀਆ ਇੰਨਾਂ ਨੇ। ਮੈਨੂੰ ਸਾਰੀ ਰਾਤ ਨੀਂਦ ਨੀ ਆਈ।

ਕਿੰਨੇ ਕਿੰਨੇ।

ਪਾਣੀ ਦੀਆਂ ਬੋਤਲਾਂ, ਮਾਤਾ ਦੀਆਂ ਫੋਟੋਆ, ਇੰਨੇ ਨਾ ਇੱਕ ਬੋਤਲ ਆਪਣੇ ਵਾਸਤੇ, ਇੱਕ ਮੇਰੇ ਵਾਸਤੇ, ਇੱਕ ਪਾਣੀ ਦੀ ਬੋਤਲ ਆਪਣੇ ਵਾਸਤੇ ਵੀਂ ਦੋ ਲੀਟਰ ਦੀਆਂ ਮੇਰੇ ਸਰਾਣੇ ਰੱਖਤੀ ਇੱਕ ਆਪਣੇ ਸਰਾਣੇ ਰੱਖਤੀ ਮੈਂ ਕਵਾਂ।

ਫਿਰ ਬਾਚ ਕਿਉਂ ਨੀ। ਮੈਨੂੰ ਨੀ ਪਤਾ ਕਰਦੀ ਪਈ ਇਹ। ਕਰਨਾ ਚਾਹੀਦਾ।